ਹਾਂ ਮਤਲਬ ਕੀ ਬੀ ਆਪਾਂ ਨੂੰ ਪਤਾ ਚਲ ਜਾਂਦਾ ਹੈ ਕੀ ਤੁਹਾਡੀ personal professional life upset ਚੱਲ ਰਹੀ ਆ

ਇਸੇ ਤਰਾਂ ਹੀ ਕੁਝ ਚੀਜ਼ਾਂ ਨੇ ਜਿਹੜੀਆਂ ਆਪਾ ਹਨਾ adjust ਨਹੀ ਕਰ ਪਾਉਂਦੇ

BZY schedule ਹੋਣ ਦੇ ਕਾਰਣ ਕੀ ਹੈ ਆਪਣਾ daily life ਦੇ ਵਿੱਚ ਥੋੜਾ ਬਹੁਤ ਕਿਤੇ ਨਾ ਕਿਤੇ ਆਪਣੇ ਚ ਚਿੜਚਿੜਾ ਪਨ ਵੀ ਆ ਜਾਂਦਾ

ah ਮੈਂ ਇੱਕ

ਥੋੜੇ ਦਿਨ ਪਹਿਲਾਂ ਹੀ ਇੱਕ news ਪੜੀ ਉਹਦੇ ਵਿੱਚ ਸੀਗਾ ਕੀ ਬੱਚੇ ਨੇ ah pre board ਦੇ ਵਿੱਚ ਉਹਨੇ ninety one percent marks ਆਏ and ਕੀ ਮੇਰੇ ninety eight percent marks ਕਿਉ ਨਹੀ ਆਏ ਓਰ ਮੈਂ board ਦੇ ਵਿੱਚ ਇੰਨਾ score ਨਹੀ ਕਰ ਪਾਵਾਂਗੀ and

just can you imagine competition ਇੰਨਾ ਜਿਆਦਾ ਉਹਤੋਂ ਬੱਚੇ ਤੇ ਕੀ ਬੀਤਦੀ ਹੋਏਗੀ ਉਹਦੀ skin ਦੀ

ਜੀ ਬਿਲਕੁਲ

ਮੇਰੇ ਕੋਲ ਇੱਕ ਸਟੂਡੇੰਟ ਆਈ ਕੁਝ ਦਿਨ ਪਹਿਲੇ

ਉਹਦੀ ਪੂਰੀ ਤਰਾਂ ਮੈਂ history ਲਈ ਓਰ ਬਾਅਦ ਵਿੱਚ ਪਤਾ ਚੱਲਿਆ ਕੇ ਉਹਦੀ menses problem ਸੀ ਉਹਨੂੰ ਪੂਰੀ ਤਰਾਂ ਆ ਨਹੀ ਰਹੇ ਸੀ menses monthly ਜਿਹੜਾ circle ਸੀਗਾ ਉਹ upset ਸੀਗਾ ਤਾਂ ਉਹਨੂੰ ਪੂਰੀ ਤਰਾਂ ਮੈਂ ਕਿਹਾ

ਕੁਛ ਲੋਕ ਜਿਹੜੇ ਨੇ ਇਹਨਾਂ ਚੀਜ਼ਾਂ ਵੱਲ ਬਹੁਤ ਜਿਆਦਾ ਭੱਜ ਰਹੇ ਨੇ ਕਿਉਂਕਿ ਹਰ ਬੰਦਾ ਚਾਹੁੰਦਾ ਕੀ ਮੈਂ ਬਾਹਰ ਤੋਂ ਅੱਛਾ ਦਿਖਾ

aware ਨਹੀ ਹੈ blood purification ਬਾਰੇ body purification ਬਾਰੇ ਉਹਨਾਂ ਨੂੰ aware ਕਰਵਾਉਣਾ ਪਏਗਾ ਜੀ ਬਿਲਕੁਲ society ਦੇ ਵਿੱਚ artificial ਚੀਜ਼ਾਂ ਨੂੰ avoid ਕਰਨਾ ਪਵੇਗਾ

ਅੱਜਕਲ amazon ਤੇ and ਹੋਰ flipkart and ਹੋਰ ਬਹੁਤ ਸਾਰੀਆਂ sites ਨੇ ਜਿੱਥੇ free ਖਰੀਦੀ ਦਿਖਾ ਕੇ ਵੀ ਕੀ ਕਰਦੇ ਆ ਲੋਕ customer ਗਰਬ ਕਰਦੇ ਹੈ ਉਹ skin ਦੀ

ਨਾ ਅਗਰ ਮੈਨੂੰ ਇੱਕ ਗੱਲ ਦੱਸੋ ਬਚਪਨ ਤੋਂ ਲੈ ਕੇ ਹੁਣ ਤੀਕਰ ਆਪਣੇ ਘਰ ਦਲ ਰੋਟੀ ਚਾਵਲ ਆਪਾਂ ਇਹ ਚੀਜ਼ਾਂ ਤੇ ਪਲੇ ਹੋਏ ਹਾਂ ਹਨਾ

ਓਵੇਂ ਹੀ blood multivitamins multi minerals ਇੱਕ age ਤੋਂ ਬਾਅਦ

body ਦੀ necessity ਦੇ according ਇਹ need ਹੈ ਇਹ ਤੁਹਾਨੂੰ ਲੈਣਾ ਹੀ ਪਵੇਗਾ ayurvedic center ਚ ਜਾ ਕੇ ਲੋਕ ਇੱਕ ਮਹੀਨਾ ਦੋ ਮਹੀਨਾ ah medicine ਲੈਣ ਤੋਂ ਬਾਅਦ ਕੀ ਕਹਿਣਗੇ

ਤੁਸੀਂ ਕਿਦਾਂ ਆਪਣੀ skin ਦੀ care ਕਰ ਸਕਦੇ ਹੋ ਦੇਖੋ

Center ਯਾ ਇੱਕ ਹੋਮੋਪੇਥਿਕ Center allopathy hospital ਵਾਲੇ ਤੁਹਾਡੀ skin ਨੂੰ ਮੰਨਲੋ ਉਹਨਾਂ ਨੇ heal ਕਰਤਾ ਅਗਰ ਉਸ ਤੋਂ ਬਾਅਦ ਉਹਨੂੰ ਤੁਸੀਂ protect ਨਹੀ ਕਰੋਂਗੇ ਅਗਰ ਉਸ ਤੋਂ ਬਾਅਦ ਉਹ੍ਨੁ sun protection night prepares ah ਅਗਰ ਤੁਸੀਂ once in a year ਤੁਸੀਂ multivitamin multi minerals ਨਹੀ ਦੋੰਗੇ ਤਾਂ ਉਹ ਖਰਾਬ ਦੁਬਾਰਾ ਹੀ ਹੋਣਗੇ ਹੀ ਹੋਣਗੇ

ਉਹਨੂੰ ਤੁਸੀਂ daily ਖਾਣਾ ਖਿਲਾਉਂਦੇ ਹੋ ਠੀਕ ਹੈ ਥੋੜੇ time ਬਾਅਦ ਤੁਸੀਂ ਬਿਲਕੁਲ ਉਹਨੂੰ ignore ਕਰਦੋ ਕਹੋ ਮੈਂ ਤੇਨੂੰ ਖਾਣਾ ਨੀ ਖਿਲਾਉਂਦੀ ਉਹ insanity ਦੇ ਵਿੱਚ ਆਏਗਾ ਉਹ irritate ਹੋਏਗਾ ਉਹ ਆਪਣਾ angle show ਕਰੇਗਾ ਓਵੇਂ ਹੀ ਆਪਣੀ skin ਹੈ ਜਦੋਂ ਆਪਾਂ ਬੀਮਾਰ ਹੁੰਦੇ ਹਾਂ ਓਦੋਂ ਤਾਂ ਆਪਾਂ over protective ਹੋ ਜਾਂਦੇ ਹਾਂ soup ਵੀ ਚਾਹੀਦਾ ਜੀ fruits ਵੀ ਚਾਹੀਦੇ ਨੇ regularly ਅਗਰ ਤੁਸੀਂ ਕਿਸੇ ਨੂੰ ਕਿਹ ਦੋ soup ਤੇ fruits ਲੈਲੋ ਰੋਜ਼ ਰੋਜ਼ ਥੋੜੀ

ਮਤਲਬ ਇਹ necessity ਹੈ ਤੁਹਾਡੀ body ਦੀ ਇਹ ਥੋਨੂੰ ਲੈਣਾ ਹੀ ਪਵੇਗਾ

ਜੀ ਬਿਲਕੁਲ ਇਹ ਤਾਂ basic need ਹੁੰਦੀ ਆ ਹਾਂਜੀ ਹਾਂਜੀ

ਚਲੋ mam ਬਹੁਤ ਵਧੀਆ ਤੁਹਾਡੇ ਨਾਲ ਗੱਲਬਾਤ ਕਰੀ

ਇਹਨਾਂ ਚੀਜ਼ਾਂ ਵੱਲ ਲੋਕਾਂ ਨੂੰ ਧਿਆਨ ਦੇਣ ਚਾਹੀਦਾ ਤੇ ਸਭ ਨੂੰ ਆਪਣੀ ਸਿਹਤ ਡ ਧਿਆਨ ਰੱਖਣਾ ਚਾਹੀਦਾ time to time ਜਿਹੜਾ ਹੈ diet ਲੈਣੀ ਚਾਹੀਦੀ ਹੈ time to time ਜਿਹੜਾ ਹੈ ਜੋ ਵੀ ਹੈ time table ਦੇ according ਸਭ ਤੋਂ main ਗੱਲ ਹੈ ਇਨਸਾਨ ਨੂੰ ਜਿਹੜਾ time table ਦੇ according ਹੀ ਚੱਲਣਾ ਚਾਹੀਦਾ ਚਾਹੇ ਉਹ ਬੱਚਾ ਹੈ ਬਜੁਰਗ ਹੈ ਜਵਾਨ ਹੈ ਜੋ ਵੀ ਹੈ ਹਨਾ

ਹਾਂਜੀ ਵੈਸੇ ਤਾਂ ਵੈਸੇ ਤਾਂ ਉਹ ਜਿਹੜੀਆਂ ਮੈਥੀ ਦੀਆਂ ਪਿੰਨੀਆਂ ਨੇ ਸਰਦੀ ਦੇ ਵਿੱਚ ਕੀ ਹੈ ਉਹਨਾ ਦਾ ਫਾਇਦਾ ਹੁੰਦਾ

ਵਾਧਾ ਹੈ ਉਹਨਾ ਦਾ ਫਾਇਦਾ

ਤੁਸੀਂ ਪਾਈਆਂ ਮੇਥਾ ਲਿਆ ਹੈਗਾ ਸੁੱਕਾ ਮੇਥਾ ਜਿਹੜਾ ਦਾਣੇ ਵਾਲਾ

ਉਹ ਸੁੱਕਾ ਮੇਥਾ ਨਾ ਆਪਾਂ ਇੱਕ ਗਿਲਾਸ ਦੁੱਧ ਦੇ ਵਿੱਚ ਇੱਕ ਬਟਾ

ਮਤਲਬ ਪੀਸ ਕੇ ਧੋਣਾ ਵਿੱਚ

ਮਿਕਸੀ ਦੇ ਵਿੱਚ ਨਾ ਗੇੜਾ ਦੇ ਕੇ ਪੀਸ ਕੇ ਫ਼ੇਰ ਆਪਾਂ ਦੁੱਧ

ਉਹਨੂੰ ਮਤਲਬ ਕੜਛੀ ਦੇ ਨਾਲ ਨਾ ਕੱਲਾ ਕੱਲਾ ਕਰ ਲੈਣਾ

ਬਾਅਦ ਆਪਾਂ ਇੱਕ ਕੜਾਹੀ ਗੈਸ ਦੇ ਉੱਪਰ ਰੱਖ ਕੇ ਬੀ ਆਪਾਂ

ਇਹਨੂੰ ਨਾ ਇਹਨੂੰ ਸਕਾਉਣਾ ਵੀ ਐ ਨਹੀਂ ਨਹੀਂ ਨਹੀਂ ਬੱਸ ਉਹਨੂੰ ਪਤੀਲੀ ਦੇ ਵਿਚੋਂ ਕੱਡ ਲੈਣਾ ਹੈਗਾ

ਕੱਲਾ ਕੱਲਾ ਹਿਲਾ ਦੇਣਾ ਬਸ ਹਲਕਾ ਜਾ ਉਹ

ਜਾਂਦਾ ਨਾ ਉਹ ਸਾਰਾ ਇੱਕਠਾ ਜਾ ਹੋ ਜਾਂਦਾ ਹੈਗਾ ਫ਼ੇਰ ਉਹਨੂੰ ਆਪਾਂ ਹੱਥ ਨਾਲ ਮਾੜਾ ਜਾ ਕਰਨਾ ਫ਼ੇਰ ਆਪਾਂ ਦੇਸੀ ਘਿਉ ਚ ਜੇ ਬਨਾਣੀਆਂ ਨੇ ਤਾਂ ਦੇਸੀ

ਕਰਲੋ ਨਹੀਂ ਤਾਂ ਫ਼ੇਰ refined ਵਗੈਰਾ ਜਿਵੇਂ ਵੀ ਤੁਹਾਨੂੰ ਠੀਕ ਲੱਗਦਾ ਆਪਣੇ ਸਵਾਦ ਅਨੁਸਾਰ

ਦੇਸੀ ਘਿਉ ਜਿਵੇਂ heart patient ਹੈ ਉਹ ਨਹੀਂ ਖਾਂਦੇ ਤਾਂ ਫ਼ੇਰ ਆਪਾਂ oil ਵੀ use

refined ਚ ਵੈਸੇ oil ਚ ਤਾਂ ਨੀ

refined ਜਿਵੇਂ ਹੋਗਿਆ ਉਹ ਲੈਲੋ ਫੇਰ ਤੁਸੀਂ ਜਾਂ ਡਾਲਡਾ ਘੀ ਕਈ ਲੋਕ ਡਾਲਡਾ

ਜਿਵੇਂ ਹੁਣ ਗੋਡਿਆਂ ਦੇ ਦਰਦ ਲਈ ਕਹਿੰਦੇ ਨੇ ਡਾਲਡਾ ਘੀ ਠੀਕ ਰਹਿੰਦਾ ਹੈਗਾ

ਘੀ ਨੂੰ ਉਹਨੂੰ ਆਪਾਂ ਪਘਾਲ ਕੇ ਉਹਦੇ ਵਿੱਚ ਆਪਾਂ ਨੂੰ ਚੰਗੀ ਤਰ੍ਹਾਂ ਥੋੜਾ ਜਾ ਸਾੜ ਲੈਣਾ ਚੰਗੀ ਤਰ੍ਹਾਂ ਜਲਾ ਲੈਣਾ ਗਰਮ ਕਰ ਲੈਣਾ

brown brown color ਦੇ ਦੇਣਾ ਆਪਾਂ ਉਹ yellow

ਹੁੰਦਾ ਨਾ white ਤੇ yellow ਬਣ ਕੇ mix ਹੋਕੇ ਤਾਂ ਉਹਨੂੰ

ਤੋਂ ਬਾਅਦ ਮਤਲਬ ਉਹ ਦੋ ਤਿੰਨ ਵਾਰੀ ਭੁੰਨਿਆ ਜਾਉਗਾ ਸਾਰਾ ਇੱਕਠਾ ਨਾ ਪਾਇਓ ਨਹੀਂ ਤਾਂ ਫ਼ੇਰ

ਉਹ ਜਮਾ ਹੀ ਇੱਕਠਾ ਜੁੜਜੁਗਾ ਉਸ ਤੋਂ ਬਾਅਦ ਥੋੜਾ ਰੱਖ ਕੇ ਭੁੰਨ ਲਿਆ ਜੀ ਉਸ ਤੋਂ ਬਾਅਦ ਉਹਨੂੰ

ਇਹ ਆਪਾਂ ਹਾਂ ਇਹ ਆਪਾਂ ਮੇਥਾ ਭੁੰਨ ਕੇ ਰੱਖ ਦਿੱਤਾ

ਬਾਅਦ ਇਹਦੇ ਵਿੱਚ ਜਿਵੇਂ ਪਾਈਆ ਮੇਥਾ ਆਪਾਂ quantity ਤੁਹਾਨੂੰ ਮੈਂ ਇੱਕ idea ਦੱਸ ਰਹੀ ਹਾਂ ਬਾਕੀ depend ਤੁਹਾਡੇ ਤੇ ਹੈਗਾ ਕੀ ਤੁਸੀਂ

ਕਿੰਨਾ ਕ quantity ਚ ਬਣਾਉਣਾ ਹੈਗਾ ਅਗਰ ਪਾਈਆ ਮੇਥਾ ਲੈਲਿਆ ਤਾਂ ਉਹਦੇ ਵਿੱਚ ਨਾ ਆਪਾਂ ਸਵਾ ਕਿੱਲੋ ਜਿੰਨਾ ਆਟਾ ਪਾਵਾਂਗੇ

ਆਟਾ ਜਿਹੜਾ ਹੋਊਗਾ ਹਾਂਜੀ ਆਟਾ

ਇਹਦੇ ਵਿੱਚ ਆਪਾਂ ਜਿਵੇਂ dry fruit ਵਗੈਰਾ ਜਾਂ ਫ਼ੇਰ ਵਗੈਰਾ ਵੀ ਪਾ ਸਕਦੇ ਹਾਂ ਹਾਂਜੀ ਹਾਂ ਮੈਂ ਤੁਹਾਨੂੰ ਦੱਸ ਰਹੀ ਹਾਂ recipe ਤੁਸੀਂ ਪੁੱਛ ਰਹੇ ਹੋ ਜਿਵੇਂ ਆਪਾਂ

ਤੇ ਮੇਥਾ ਰੱਖ ਤਾਂ ਭੁੰਨ ਕੇ ਫ਼ੇਰ

ਆਟਾ ਲੈਣਾ ਸਵਾ ਕਿੱਲੋ ਜਿੰਨਾ ਉਹਨੂੰ ਵੀ ਆਪਾਂ

ਲੈਣਾ ਆਟੇ ਨੂੰ ਖਾਲੀ ਘਿਓ ਚ ਨੀ ਭੁੰਨਣਾ ਇੱਦਾਂ ਹੀ

ਸੁੱਕਾ ਆਟਾ ਭੁੰਨਣਾ ਉਹਨੂੰ ਜਦ brown ਕਰਨਾ ਆਪਾਂ

brown ਆਟਾ ਆਪਾਂ brown ਕਰਿਆ ਉਹ ਵੀ ਆਪਾਂ side ਤੇ ਰੱਖ ਤਾਂ

ਬਾਅਦ ਆਪਾਂ ਆਪਾਂ ਡੇੜ ਕਿੱਲੋ ਜਿੰਨਾ ਗੁੜ ਲੈਣਾ ਸਵਾ ਕਿੱਲੋ ਡੇੜ ਕਿੱਲੋ ਤੁਹਾਡੀ

taste ਦੇ ਅਨੁਸਾਰ ਅਸੀਂ ਮਿੱਠਾ ਤੇਜ਼ ਖਾਣੇ ਹੋ ਜਾਂ ਘੱਟ ਖਾਣੇ ਹੋ ਅਗਰ

ਕੇ normal ਖਾਣੇ ਹੋ ਤਾਂ ਸਵਾ ਕਿੱਲੋ ਆਟਾ ਹੈਗਾ ਤਾਂ ਸਵਾ ਕਿੱਲੋ ਹੀ ਤੁਸੀਂ ਗੁੜ ਪਾ ਲਿਉ ਨਹੀਂ ਤਾਂ

ਗੁੜ ਨੂੰ ਨਾ ਮਤਲਬ ਡਲੀਆਂ ਜੀਆਂ ਹੁੰਦੀਆਂ ਨੇ ਗੁੜ ਦੀਆਂ

ਮੇਥੇ ਦੀ quantity ਆ ਉਸ ਤੋਂ ਜਿਆਦਾ ਹੀ ਆਪਾਂ ਗੁੜ ਲੈਣਾ ਨਾ ਉਹਤੋਂ ਜਿਆਦਾ quantity ਚ ਹੀ double